ਵੱਡੇ ਵੱਡੇ ਬੂਟੇਯਾਂ ਦੇ ਹਰੇ ਭਰੇ ਪੱਤੇ ਲੱਗੇ ਹੋਏ ਨੇ।

ਜੋ ਕੀ ਸ਼ਿਵ ਜੀ ਤੇ ਪਾਰਵਤੀ ਦੀ ਫੋਟੋ ਹੈ।

ਪਿੱਛੇ ਪੱਥਰ ਦੀ ਚਟਾਨਾਂ ਨੇ ਤੇ ਸ਼ੇਕ ਬਣੇ ਹੋਣੇ ਨੇ।

ਸੇਬ ਅਤੇ ਹੋਰ ਬੀ ਕ੍ਰੇਟ ਦੇ ਵਿੱਚ ਸਮਾਨ ਪਿਆ ਹੋਇਆ ਹੈ।

ਹੋਰ ਵੀ ਬਹੁਤ ਤਰ੍ਹਾਂ ਦਾ ਫਰੂਟ ਇਥੇ ਰੱਖਿਆ ਹੋਇਆ ਹੈ।

ਛੋਟੇ ਜੇ ਬੋਰਡ ਤੇ ਗੌਰਵ ਲਿਖਿਆ ਹੋਇਆ ਹੈ ਹੋਰ ਵੀ ਸਮਾਨ ਇਥੇ ਰੱਖਿਆ ਹੋਇਆ ਹੈ।

ਸਾਹਮਣੇ ਸਟੇਜ ਬਣੀ ਹੋਈ ਹੈ ਸਟੇਜ ਓੱਤੇ ਸੋਫਾ ਲੱਗਿਆ ਹੋਇਆ ਹੈ।

ਕਿਸ਼ਤੀਆਂ ਵੀ ਲੱਗਿਆਂ ਹੋਈਆਂ ਹੈਂ ਕਿਸ਼ਤੀਆਂ ਦੇ ਵਿੱਚ ਲੋਕੀ ਬੈਠੇ ਹੋਏ ਹੈਂ।

ਸਾਹਮਣੇ ਬਹੁਤ ਸਾਰੇ ਬੂਟੇ ਨੇ ਤੇ ਬਾਹਰ ਮੋਟਰਸਾਈਕਲ ਵੀ ਖੜੇ ਹੈਗੇ ਨੇ ਇੱਥੇ ਕੁਝ ਲੋਕੀ ਵੀ ਦਿਖ ਰਹੇ ਹਨ।

ਬਹੁਤ ਸਾਰੀਆਂ ਬੱਤੀਆਂ ਜੱਗਿਆਂ ਹੋਈਆਂ ਨੇਂ ਤੇ ਪੱਖੇ ਵੀ ਇੱਥੇ ਲੱਗੇ ਹੋਏ ਨੇ।

ਸਾਹਮਣੇ ਇੱਕ ਦੀਵਾਰ ਹੈ ਤੇ ਪਿੱਛੇ ਕੁਝ ਚੀਜ਼ਾਂ ਲੱਭ ਰਹੀਆਂ ਹਨ।